ਛੇਵੀਂ ਸਦੀ ਈਸਾਪੂਰਵ ਵਿੱਚ ਫਰਾ~ ਅਹ ਫਾਰਸ ਦੇ ਸ਼ਾਹ ਸਾਈਰਸ ਨੇ ਅਨਾਤੋਲਿਆ ਉੱਤੇ ਆਪਣਾ ਅਧਿਕਾਰ ਜਮਾ ਲਿਆ। ਇਸਦੇ ਕਰੀਬ ਦੋ ਸੌ ਸਾਲ ਦੇ ਬਾਅਦ

ਈਸਾਪੂਰਵ ਇੱਕ ਸੌ ਤੀਹ ਈਸਵੀ ਵਿੱਚ ਅਨ~ ਅਨ~ ਅਨਾਤੋਲਿਆ ਰੋਮਨ ਸਾਮਰਾਜ ਦਾ ਅੰਗ ਈਸੇ ਦੇ ਪੰਜਾਹ ਸਾਲ ਬਾਅਦ ਸੰਤ ਪਾਲ ਨੇ ਈਸ~ ਈਸਾਈ ਧਰਮ ਦਾ ਪ੍ਰਚਾਰ ਕੀਤਾ ਅਤੇ ਸੰਨ ਤੇਰਾਂ ਸੌ ਤੇਰਾ, ਤਿੰਨ ਸੌ ਤੇਰਾਂ ਵਿੱਚ ਰੋਮਨ ਸਾਮਰਾਜ ਨੇ ਈਸਾਈ ਧਰਮ ਨੂੰ ਅਪਣਾ ਲਿਆ। ਇਸਦੇ ਕੁੱਝ ਸਾਲਾਂ ਦੇ ਅੰਦਰ ਹੀ ਕਾਂਸਟੇਂਟਾਈਨ ਸਾਮਰਾਜ ਦਾ ਜੁਦਾਈ ਹੋਇਆ ਅਤੇ ਇਸਦੀ ਰਾਜਧਨੀ ਬਣਾਈ ਗਈ। ਛੇਵੀਂ ਸਦੀ ਵਿੱਚ ਬਿਜੇਂਟਾਈਨ ਸਾਮਰਾਜ ਅਤੇ ਚਰਮ ਉੱਤੇ ਸੀ ਸੌ ਸਾਲ ਦੇ ਅੰਦਰ ਮੁਸਲਮਾਨ ਅਰਬਾਂ ਨੇ ਇਸ ਉੱਤੇ ਆਪਣਾ ਅਧਿਕਾਰ ਜਮਾਂ ਲਿਆ। ਬਾਰ੍ਹਵੀਂ ਸਦੀ ਵਿੱਚ

ਇਸ ਘਟਨਾ ਨੇ ਯੂਰੋਪ ਵਿੱਚ ਪੁਨਰਜਾਗਰਣ ਲਿਆਉਣ ਵਿੱਚ ਆਪਣਾ ਮਹੱਤਵਪੂਰਨ ਭੂਮਿਕਾ ਅਦਾ ਕੀਤੀ। ਹਾਂਜੀ ਜੀ, ਵਰਤਮਾਨ ਤੁਰਕ ਪਹਿਲਾਂ ਯੂਰਾ~ ਯੂਰਾਲ ਅਤੇ ਅਲਤਾਈ ਪਰਬਤਾਂ ਦੇ ਵਿੱਚ ਬਸੇ ਹੋਏ ਸਨ। ਜਲਵਾਯੂ ਦੇ ਵਿਗੜਨ ਅਤੇ ਹੋਰ ਕਾਰਨਾਂ ਵੱਲੋਂ ਇਹ ਲੋਕ ਆਸਪਾਸ ਦੇ ਖੇਤਰਾਂ ਵਿੱਚ ਚਲੇ ਗਏ। ਲਗਭਗ ਇੱਕ ਹਜ਼ਾਰ ਸਾਲ ਪੂਰਵਕ ਉਹ ਲੋਕ ਏਸ਼ੀਆ ਮਾਇਨਰ ਵਿੱਚ ਬਸੇ। ਇੱਕ ਹਜ਼ਾਰ ਇਕੱਹਤਰ ਵਿੱਚ ਉਹਨਾਂ ਲੋਕਾਂ ਨੇ ਬਿਜੇਂਟਾਇਨੋਂ ਨੂੰ ਪਰਾਸਤ ਕਰ ਏਸ਼ੀਆ ਮਾਇਨਰ ਉੱਤੇ ਆਪਣਾ ਆਧਿਪਤਿਅ ਜਮਾਂ ਲਿਆ। ਵਿਚਕਾਰ ਤੁਰਕੀ ਵਿੱਚੋਂ ਕੋਂਨਿਆ ਨੂੰ ਰਾਜਧਾਨੀ ਬਣਾ ਕੇ ਉਨ੍ਹਾਂ ਨੇ ਮੁਸਲਮਾਨਾਂ ਸੰਸਕ੍ਰਿਤੀ ਨੂੰ ਅਪਣਾਇਆ। Twelve Forty Three ਵਿੱਚ ਮੁਗਲਾਂ ਦੇ ਹਮਲੇ ਵੱਲੋਂ ਉਹਨਾਂ ਦੇ ਸੰਗਠਨ ਨੂੰ ਬਹੁਤ ਨੁਕਸਾਨ ਪਹੁੰਚੀ। ਮੁਗਲਾਂ ਦਾ ਪ੍ਰਭਾਵ ਖ਼ਤਮ ਹੁੰਦੇ ਹੀ ਆਟੋਮਨ ਸਾਮਰਾਜ ਦੀ ਸਥਾਪਨਾ ਹੋਈ ਜਿਸਦਾ ਪਹਿਲਾਂ ਸੰਮ੍ਰਿਾਟ ਉਸਮਾਨ ਸੀ। ਇਸ ਸਮੇਂ ਤੁਰਕੀ ਦੀਆਂ ਸੀਮਾਵਾਂ ਵਿੱਚ ਬਹੁਤ ਵਿਸਥਾਰ ਹੋਇਆ। ਪੰਦਰਾਂ ਸੌ ਸੋਲਾਂ ਅਤੇ ਪੰਦਰਾਂ ਸੌ ਸਤਾਰਾਂ ਵਿੱਚ ਕਰਮਸ਼, ਸੀਰਿਆ ਅਤੇ ਮਿਸਰ ਜਿੱਤ ਲਿਆ ਗਿਆ। ਸੁਲਤਾਨ ਸੁਲੇਮਾਨ ਦੇ ਸ਼ਾਸਨਕਾਲ ਵਿੱਚ ਏਸ਼ੀਆ ਮਾਇਨਰ, ਕੁੱਝ ਅਰਬ ਪ੍ਰਦੇਸ਼, ਉੱਤਰ ਅਫਰੀਕਾ, ਪੂਰਵੀ ਭੂਮਧਿਅਸਾਗਰੀਏ ਟਾਪੂ, ਬਾਲਕਨ, ਕਾਕਸ਼~ ਕਾਕਾਕੇਸ਼ਸ ਅਤੇ ਕਰੀਮਿਆ ਵਿੱਚ ਤੁਰਕੀ ਦਾ ਪ੍ਰਵ~ ਪ੍ਰਭੁਤਵ ਸੀ। ਅਠਾਰਵੀਆਂ ਅਤੇ ਉੱਨੀਵੀਆਂ ਸ਼ਤਾਬਦੀਆਂ ਵਿੱਚ ਰਾਸ਼ਟਰੀਅਤਾ ਦੇ ਉਦਏ ਵਲੋਂ ਤੁਰਕੀ ਦੀ ਸੀਮਾਵਾਂ ਸੰਕੋਚੀ ਹੁੰਦੀ ਗਈਆਂ ਅਤੇ ਉਸਦੇ ਦੁਆਰਾ ਅਧਿਕ੍ਰਿਤ ਪ੍ਰਦੇਸ਼ ਇੱਕ ਇੱਕ ਕਰ ਆਜ਼ਾਦ ਹੁੰਦੇ ਗਏ। ਰਾਜਸ਼ਾਹੀ ਦਾ ਆਖੀਰ, ਇਸ ਬਾਰੇ ਜਾਣਕਾਰੀ ਦਿਓ ਜੀ, ਅੱਗੇ ਦੱਸਿਓ ਜੀ,

ਇਸ ਆਸ਼ਏ ਦਾ ਇੱਕ ਸੰ~ ਸੰਵਿਧਾਨ eighteen seventy six ਵਿੱਚ ਪਾਰਿਤ ਹੋਇਆ, ਪਰ ਇੱਕ ਸਾਲ ਤੱਕ ਚੱਲਣ ਦੇ ਬਾਅਦ ਉਹ ਮੁਲਤਵੀ ਹੋ ਗਿਆ। ਤਦ ਉੱਥੇ ਅਨ~ ਅਨ~ ਅਨਿਯੰਤ੍ਰਿਤ ਰਾਜਤੰਤਰ ਪੁਨਰ

ਅੱਗੇ ਦੱਸਿਓ ਜੀ ਥੋੜ੍ਹਾ ਜਿਹਾ ਹੋਰ ਮੈਨੂੰ, ਪਹਿਲਾਂ ਵਿਸ਼ਵਸ਼ੁੱਧ ਦੇ ਸਮੇਂ ਤੁਰਕੀ ਦੇ ਨੇਤਾਵਾਂ ਨੇ ਜਰਮਨੀ ਦਾ ਨਾ~ ਜਰਮਨੀ ਦਾ ਨਾਲ ਦਿੱਤਾ। ਇਸ ਲੜਾਈ ਵਿੱਚ ਤੁਰਕੀ ਹਾਰ ਹੋਏ। ਲੜਾਈ - ਵਿਰਾਮ - ਸੁਲਾਹ ਦੇ ਹੁੰਦੇ ਹੀ ਅਨਬਰ ਪਾਸ਼ਾ ਅਤੇ ਉਸਦੇ ਸਾਥੀ ਹੋਰ ਸ਼ੀਰਸ਼ਸ~ ਸਤਰੀਏ ਨੇਤਾ ਤੁਰਕੀ ਛੱਡਕੇ ਭੱਗ ਭੱਗ ਗਏ ਭੱਜ ਗਏ। ਏਸ਼ੀਆ ਮਹਾਂ ਏਸ਼ੀਆ ਮਹਾਂਗਰ ਆਦਿ ਖੇਤਰ ਬ੍ਰੀਟੇਨ, ਫਰਾਂਸ, ਗਰਾਮੀ~ ਗ੍ਗਰਾਮੀਨ, ਗਰੀਸ ਅਤੇ ਇਟਲੀ ਵਿੱਚ ਬੰਟ ਗਏ। ਉੱਨੀ ਸੌ ਉੱਨੀ ਵਿੱਚ ਗਰੀਸ ਨੇ ਅਨੋ~ ਅਨਾਤੋਲਿਆ ਉੱਤੇ ਹਮਲਾ ਕੀਤਾ ਪਰ ਮੁਸਤਫਾ ਕਮਾਲ ਕਮਾਲ ਅਤਾਤੁਰਕ ਦੇ ਅਗਵਾਈ ਵਿੱਚ ਹੋਏ ਸੰਘਰਸ਼ ਵਿੱਚ ਉੱਨੀ ਸੌ ਬਾਈ ਅਹ ਗਰੀਸ ਹਾਰ ਹਾਰ ਹੋਇਆ ਸੁਲਤਾਨ ਦਾ ਪੂਰਵ ਕਸ਼ੀਣ ਹੋਣ ਲੱਗਾ ਅਤੇ ਅੰਕਾਰ ਵਿੱਚ ਮੁਸਤਫਾ ਕਾਮਲ ਦੇ ਅਗਵਾਈ ਵਿੱਚ ਵਿਧਾਪਕ ਰਾਸ਼ਟਰੀ ਸਰਕਾਰ ਦੀ ਸਥਾਪਨਾ ਹੋਈ। ਉੱਨੀ ਸੌ ਤੇਈ ਦੇ ਲਾਸੇਨ ਸੁਲਾਹ ਦੇ ਅਨੁਸਾਰ ਤੁਰਕੀ ਦਾ ਏਸ਼ੀਆ ਮਾਇਨਰ ਅਤੇ ਥਰੇਸ ਦੇ ਕੁੱਝ ਭਾਗਾਂ ਉੱਤੇ ਮਾਨ ਮਾਨ ਗਿਆ। ਉਨੱਤੀ ਅਕਤੂਬਰ Ninteen Twenty Three ਨੂੰ ਤੁਰਕੀ ਲੋਕ-ਰਾਜ ਘੋਸ਼ਿਤ ਹੋਇਆ। ਅੱਗੇ ਦੱਸੋ ਜੀ ਮੈਨੂੰ, ਹਾਂਜੀ ਜੀ, ਇਸਦੇ ਬਾਅਦ ਤੁਰਕੀ ਵਿੱਚ ਅਤਾਤੁਰਕ ਸੁਧਾਰਾਂ ਦੇ ਨਾਮ ਵੱਲੋਂ ਅਨੇਕ ਸਮਾਜਿਕ ਰਾਜਨੀਤਕ ਅਤੇ ਵਿੱਦਿਅਕ ਸੁਧਾਰ ਹੋਏ। ਗਣਤਾਂਤਰਿਕ ਸੰਵਿਧਾਨ ਵਿੱਚ ਧਰਮ-ਨਿਰਪੇਕਸ਼ਤਾ, ਧਾਰਮਿਕ ਸੰਗਠਨਾਂ ਦੇ ਉਤਮੂਲਨ ਅਤੇ ਸਤਰੀਆਂ ਦੇ ਉੱਧਾਰ ਆਦਿ ਦੀ ਵਿਵਸਥਾ ਹੋਈ। ਅਰਬੀ ਲਿਪੀ ਦੇ ਸਥਾਨ ਉੱਤੇ ਰੋਮਨ ਲਿਪੀ ਦਾ ਪ੍ਰਚਲਨ ਘੋਸ਼ਿਤ ਹੋਇਆ। ਮੁਸਤਫਾ ਕਮਾਲ ਦੀ ਮੌਤ Ninteen Thirty Eight ਦੇ ਪੂਰਵ ਤੱਕ ਉਸਦੇ ਅਗਵਾਈ ਵਿੱਚ Republican peplus ਪਾਰਟੀ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਅਤੇ ਮੁੱਖ ਰਾਜਨੀਤਕ ਸੰਗਠਨ ਦੇ ਰੂਪ ਵਿੱਚ ਰਹੀ।

ਇਤਆਦਿ ਦੇ ਖੇਤਰਾਂ ਵਿੱਚ ਪਾਰੰਪਰਿਕਤਾ ਛੱਡੀ ਅਤੇ ਤੁਰਕੀ ਨੂੰ ਅਧ~ ਆਧੁਨਿਕ ਰਾਸ਼ਟਰ ਦੇ ਰੂਪ ਵਿੱਚ ਸਥਾਪਤ ਕੀਤਾ। ਦੂਸਰਾ ਵਿਸ਼ਵ ਯੁੱਧ ਵਿੱਚ ਤੁਰਕੀ ਆਮ ਤੌਰ 'ਤੇ ਤਟਸਥ ਰਿਹਾ। ninteen forty five ਵਿੱਚ ਇਹ ਸੰਯੁਕਤ ਰਾਸ਼ਟਰ ਸੰਘ UNA ਦਾ ਮੈਂਬਰ ਬਣਾ। ninteen forty seven ਵਿੱਚ ਸੰਯੁਕਤ ਰਾਜ ਅਮਰੀਕਾ ਨੇ ਤੁਰਕੀ ਨੂੰ ਰੂਸ ਦੇ ਵਿਰੁੱਧ ਫੌਜੀ ਸਹਾਇਤਾ ਦੇਣ ਦਾ ਵਚਨ ਦਿੱਤਾ। ਉਹ ਸਹਾਇਤਾ ਹੁਣ ਵੀ ਜਾਰੀ ਹੈ। ਇਸ ਸਮੇਂ ਤੁਰਕੀ ਨਾਟੋ, ਸੇਂਟੋ ਅਤੇ ਬਾਲਕਨ ਪੈਕਟ ਦਾ ਮੈਂਬਰ ਹੈ। ਮੁਸਲਮਾਨ - ਤੁਰਕੀ ਧਰਮ ਨਿਰਪੱਖ ਰਾਸ਼ਟਰ ਹੈ। ਸੰਵਿਧਾਨ ਵਿੱਚ ਧਾਰਮਿਕ ਅਜ਼ਾਦੀ ਦਾ ਪੂਰਾ ਭਰੋਸਾ ਹੈ। ਮੁਸਲਮਾਨਾਂ ਵਿੱਚ ਸੁੰਨੀ ਬਹੁਗਿਣਤੀਆਂ ਹਨ। ਤੁਰਕੀ ਇੱਥੇ ਆਮ ਤੌਰ 'ਤੇ ਸਾਰਵਭੌਮ ਭਾਸ਼ਾ ਹੈ। ਇਸ ਵਿੱਚ ਵਰਣਾਂ ਦੀ ਰਚਨਾ ਆਵਾਜ਼ ਉੱਤੇ ਆਧਾਰਿਤ ਹੈ। ninteen twenty eight ਦੇ ਭਾਸ਼ਾ ਸੁਧਾਰ ਅੰਦੋਲਨ ਵੱਲੋਂ ਅਰਬੀ ਲਿਪੀ ਦੇ ਸਥਾਨ ਉੱਤੇ ਰੋਮਨ ਲਿਪੀ ਦਾ ਪ੍ਰਯੋਗ ਹੋਣ ਲੱਗਾ ਹੈ। ਹਾਂਜੀ ਜੀ ਹਾਂਜੀ ਜੀ, ਤੁਰਕੀ ਵਿੱਚ ਕੁਦਰਤੀ ਸਾਧਨ ਅਤੇ ਪ੍ਰਚੁਰ ਮਾਤਰਾ ਵਿੱਚ ਹਨ, ਪਰ ਅੰਤਰਰਾਸ਼ਟਰੀ ਵਪਾਰ ਲਈ ਉਸਨੂੰ ਮਸ਼ੀਨੀ ਉਪਯੋਗ ਵਿੱਚ ਜਿਆਦਾ ਖਰ~ ਅਹ ਖ਼ਰਚ ਕਰਨਾ ਪੈਂਦਾ ਹੈ। ਇਸਦੇ ਨਮਿਤ ਉਸਨੂੰ ਪੱਛਮੀ ਦੇਸ਼ਾਂ ਤੋਂ, ਖਾਸ ਤੌਰ 'ਤੇ ਅਮਰੀਕਾ 'ਤੇ ਮਿਲਦੀ ਹੈ। ਉਨੀ ਸੌ ਨੱਬੇ ਦੇ ਦਹਾਕੇ ਵਿੱਚ ਦੇਸ਼ ਵਿੱਚ ਮੁਦਰਾ ਫੀਸਤੀ ਸਫੀਸਤੀ ਸੱਤਰ percent ਤੱਕ ਵੱਧ ਗਈ ਹੈ। ਤੁਰਕ ਪੰਜ ਸੌ ਤੋਂ ਤੇਰਾਂ ਸੌ ਰੁਮ ਸਲਤਨਤ ਹਜ਼ਾਰ ਤੋਂ ਤੇਰਾਂ ਸੌ ਅਨਾਤੋਲੀ ਬਿਲਿਕਸ ਆਟੋਮਾਨ ਸਾਮਰਾਜ twelve ninety nine to ninteen twenty two ਤੁਰਕੀ ਦਾ ਤੁਰਕੀ ਦਾ ਅਜ਼ਾਦੀ ਲੜਾਈ ninteen niteeen to ninteen twenty two ਤੁਰਕੀ ਗਣਤੰਤਰ ninteen twenty two to ਹੁਣ ਤੱਕ,

ਰਾਸ਼ਟਰ ਉੱਤੇ ਕਿਸੇ ਇੱਕ ਵਕਤ, ਸਮੂਹ ਜਾਂ ਵਰਗ ਦਾ ਅਧਿਕਾਰ ਨਹੀਂ ਹੈ। ਤੁਰਕੀ ਦੀ ਅੱਧੀ ਰਾਸ਼ਟਰੀ ਕਮਾਈ ਦਾ ਸਰੋਤ ਖੇਤੀਬਾੜੀ ਹੈ। ਦੂਸਰੇ ਵਿਸ਼ਵ ਯੁੱਧ ਦੇ ਬਾਅਦ ਉਦਯੋਗੀਕਰਣ ਦੇ ਵੱਲ ਰਾਸ਼ਟਰ ਦੀ ਪ੍ਰਵਿਰਤੀ ਵਧੀ। ਖੇਤੀਬਾੜੀ ਦੇ ਖੇਤਰ ਵਿੱਚ ਮਸ਼ੀਨਾਂ ਦੇ ਪ੍ਰਯੋਗ ਨੇ ਵਿਸ਼ੇਸ਼ ਕ੍ਰਾਂਤੀ ਨੂੰ ਜਨਮ ਦਿੱਤਾ। ninteen sixty ਵਿੱਚ ਫੌਜੀ ਸ਼ਾਸਨ ਸਥਾਪਤ ਹੋਣ ਦੇ ਸਮੇਂ ਤੁਰਕੀ ਦੀ ਆਰਥਕ ਹਾਲਤ ਸੰਤੋਸ਼ ਸੰਤੋਸ਼ਜਨਕ ਨਹੀਂ ਸੀ। ਵਿਕਾਸ - ਯੋਜਨਾਵਾਂ ਨੂੰ ਤੇਜੀ ਵਲੋਂ ਵਧਾ ਦੇਣ ਦੇ ਕਾਰਨ ਤੁਰਕੀ ਰਿਣੀ ਹੋ ਗਿਆ। ਵਪਾਰ ਵਿੱਚ ਘਾਟੇ ਦੀ ਹਾਲਤ ਪੈਦਾ ਹੋ ਗਈ। ਇਸਦੇ ਬਾਅਦ ਆਰਥਕ ਉੱਨਤੀ ਲਈ ਵਿਅਯੋਂ ਵਿੱਚ ਕਟੌਤੀ, ਮੂਲਿਅਨਿਅੰਤਰਣ ਦਾ ਉਨਮੂਲਨ, ਟੈਕਸਾਂ ਵਿੱਚ ਸੰਸ਼ੋਧਨ ਆਦਿ ਜ਼ਰੂਰੀ ਕਦਮ ਚੁੱਕੇ ਗਏ।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

hello hello ਸਾਸਰੀਕਾਲ ਜੀ ਬੁਸ ਵੜਿਆ ਵੜਿਆ ਹੋਰ ਤੁਸੀਂ ਦਸੋ ਕਿਵਾ ਓਹੋ

ਹਨ ਗੀ ਮਾ ਨਾ ਮਤਲਬ ਏਕ ਟੋਪਿਕ ਕਰ ਰਾਇ ਸੀ ਮਹਾਰਾਜਾ ਰਣਜੀਤ ਸਿੰਘ ਦਾ ਓਹੋ ਟੋਪਿਕ ਤਾ ਸਪੀਚ ਸੀ ਮੇਰੀ ਕੋਲ੍ਲਾਗੇ ਦਾ ਵਿਤਚ ਤਾ ਤੁਸੀਂ ਓਨਾ ਬਾਰਾ ਮੇਨੋ ਜਾਣਕਾਰੀ ਪੋਰੀ ਦੇਤੈਲ ਚ ਦਾ ਸਕਦਾ ਜਾ ਕੁ ਕਾ ਮਾ ਨਾ ਜਿਨੀ ਕੁ ਗੂਗਲੇ ਤੋ ਕਦੀ ਆ ਓਹੋ ਬੋਹਤ ਕਤ ਆ ਮੇਨੋ ਓਸ ਤੋ ਵਾਦ ਜਾਣਕਾਰੀ ਚੀ ਦੀ ਆ ਟੋਨੋ ਪਤਾ ਆ ਨਾ ਕਾ ਸਪੀਚ ਆ ਤਾ ਫਿਰ ਬੰਦਾ ਨੂ ਹਰ ਅੱਕ ਚੀਜ਼ ਦੀ ਕ੍ਨੋਵ੍ਲੇਦ੍ਗੇ ਚੀ ਦੀ ਆ ਮੇਨੋ ਮਹਾਰਾਜਾ ਰਣਜੀਤ ਸਿੰਘ ਬਾਰਾ ਪੋਰੀ ਜਾਨ ਕਰੀ ਚੀ ਦੀ ਤੁਸੀਂ ਦਾ ਸਕਦਾ ਓਹੋ ਦੇਤੈਲ ਦਾ ਵਿਤਚ ਹਨ ਗੀ ਹਨ ਗੀ ਦਾਸੂ ਮਹਾਰਾਜਾ ਦਾ ਪਰ ਅਸਲੀ ਪੁਨ੍ਜਾਬਿਆ ਦਾ ਨਾਲ ਰਹੰਦਾ ਨਾਲ ਰਹੰਦਾ ਸੀ ਤਾ ਓਹੋ ਆਹ ਬਾਰਾ ਬੋਹਤ ਕੁਛ ਜਾਂਦਾ ਸਸਿ ਉਸ ਨੂੰ ਸਿਖ ਰਾਜ ਦਾ ਬਾਨੀ ਵੇ ਖਾ ਜਾਂਦਾ ਵਾ ਟੀ ਉਸ ਡੀ ਰਾਜ ਵੇਚ ਸਬ ਤੇਰ੍ਮਾਂ ਡੀ ਲੁਕਾ ਨੂ ਰਾਜਾ ਦਾ ਬੰਦਾ ਓਛਾ ਓਛਾ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

ਮਹਾ ਚੰਦ ਖਾਂਦਾ ਸੀ ਕਾ ਬਚਪਨ ਚ ਸਾਥ ਦਾ ਦਿਤਾ ਤਾ ਮਾਤਾ ਨਾ ਆਪ ਖੁਦ ਹੀ ਬਗਾ ਦੀ ਰਖਵਾਲੀ ਕਰ ਦੀ ਰਹੀ ਮਾਤਾ ਗੀ ਬਗਾ ਦਾ ਬਾਗ

ਏਥੋ ਤਕ ਤਾ ਪਤਾ ਲਾਗ ਗਯਾ ਕਾ ਤੁਸੀਂ ਮੇਨੋ ਏਥੋ ਅਗ ਦਸ ਸਕ ਦਾ ਜਾ ਜਰਾ ਮਤਲਬ ਰਾਜਾ ਰਣਜੀਤ ਸਿੰਘ ਦਾ ਸਿੰਘ ਸੀ ਹ ਗਾ ਅਨਾ ਦਾ ਮਤਲਬ ਮਿਸਾਲ ਦਾ ਸਰਦਾਰ ਬੰਨਾ ਅੰਦਾ ਬਾਰਾ ਮੇਨੋ ਕੁਛ ਦਸ ਸਕ ਦਾ ਜਾ

ਹਾਲਾ ਮਹਾ ਰਾਜਾ ਬਾਰਾ ਸਾਲਾ ਦਾ ਸੀ ਕਾ ਆਪ ਕਾ ਆਪ ਦਾ ਪਿਤਾ ਗ ਕਾਰ ਚਲਾਂਦਾ ਮਾਰ ਗਯਾ ਅਸ ਤਾਰਾ ਮਿਸ਼ਰ ਦਾ ਰਾਜ ਦਾ ਪਾ ਆਪ ਦਾ ਕੰਡਾ ਤਾ ਆ ਗਯਾ

ਤਾ ਜੋ ਮਹਾਰਾਜਾ ਦਾ ਵਹਾ ਸੀ ਚੋਟੀ ਉਮੇਰ ਵਿਤਚ ਸਦਾਕੋਰ ਦੀ ਪੋਤਰੀ ਮਹਤਾਬ ਕੋਰ ਨਾਲ ਕ੍ਯਾ ਰਾਜ ਪਾਠ ਚਾਲਾਂ ਵਿਤਚ ਆਪ ਨਾ ਬੋਹਤ ਮਦਦ ਕੀਤੀ ਤੁਸੀਂ ਮੇਨੋ ਅਗ ਦਾਸਾ ਸੀ ਨਾ ਅਨਾ ਰਾਜਪਥ ਚਲ ਵਿਤਚ ਬੋਹਤ ਮਦਦ ਕੀਤੀ ਤਾ ਫਿਰ ਅਨਾ ਦਾ ਜਰਾ ਰਾਜ੍ਪਾਰ੍ਵੰਤ ਆ ਓਹੋ ਚਾਲਾਂ ਬਾਰਾ ਮੇਨੋ ਦੱਸ ਸਕ ਦਾ ਜਾ ਹਨ ਗ ਗ ਹੁਣ ਹੁਣ ਅਨਾ ਨਾ ਕਾਨਿਆਮਿਸੇਰ ਦੀ ਸਰ੍ਦੇਰੀ ਮਹਾਰਾਜਾ ਸਿੰਘ ਦਾ ਹਟਾ ਵਿਤਚ ਆ ਗੀ ਸੀ ਆਪ ਨਾ ਆਪਣੀ ਰਾਜ੍ਪਾਰ੍ਬਾਨੱਡ ਨੂ ਤਾ ਚਾਰੋਥਨ ਨੂ ਚਾਲਾਂ ਲੀ ਚਾਕਰ ਗੁਰਦਵਾਰਾ ਸ਼ਾਹਾਂ ਪੋਰੀ ਤਾਰਾ ਮਹਾਰਤ ਹਾਸਲ ਕਰ ਲੀ ਸੁਰ੍ਕੀ ਸਾਸਤ ਬੋਹਾਦਾਰੀ ਤਾ ਜ਼ਹਾਨਤ ਆਪ ਚ ਕੋਟ ਕੋਟ ਕਾ ਪਾਰੀ ਹੋਈ ਸੀ ਆਪ ਨਾ ਆਪਣੀ ਸਨਤ ਬਣਾ ਲੀ ਵਖ ਵਖ ਨਸਲਾ ਨੂ ਅਖਾਤਾ ਕਰ ਕਾ ਏਕ ਚੰਦਾ ਥਲਾ ਲਾਂਦਾ ਆਪ ਨਾ ਲਾਹੋਰੇ ਅਮਲ ਕੀਤਾ ਹਨ ਕਸੂਰ ਨੂ ਜਿਤ ਗਯਾ ਆਪਨਾ ਰਾਜ ਵਿਤਚ ਸ਼ਾਮਿਲ ਕੀਤਾ ਸਹਾਰਾ ਪੰਜਾਬ ਨੂ ਓਪਾਦੀ ਦਿਤੀ

ੱਗ ਅਰਾਤ੍ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦੀ ਫੋਜਾ ਨਾਲ ਓਹੋ ਬੋਹਤ ਬੋਹਾਦਰ ਜਰਨਲ ਸੀ ਓਸ ਵਾਕ਼ਾਤ ਪਠਾਣਾ ਤਾ ਮੁਸਲਮਾਨਾ ਵਿਤਚ ਆਨੀ ਕੁ ਦਾਸ਼ਤ ਸੀ ਪਠਾਨਿਯਾ ਜਰਿਆ ਸੀ ਓਹੋ ਆਪਣਾ ਬਚਾ ਨੂ ਚੋਪ ਕਰਨ ਵਾਸਤਾ ਖਾਂਦਿਆ ਸੀ ਚੋਪ ਕਰ ਜਾ ਨਹੀ ਤਾ ਨਲੂਆ ਆ ਜਯਾ ਗਾ ਤਾ ਨਲੂਆ ਦੀ ਜਾਰ੍ਨਾਲੀ ਵਾਸਤਾ ਏਕ ਮਹਾਰਾਜਾ ਨਾ ਬੋਹਤ ਲਾਰਿਆ ਲਾਰਿਆ ਕੀ ਮੇਨੋ ਪਤਾ ਲਾਗ ਗੀ ਆ ਕਾ ਹਰਿ ਸਿੰਘ ਰਾਜ ਦੋਹੋਹੋ ਦਾ ਮਹਾਰਾਜਾ ਰਣਜੀਤ ਸਿੰਘ ਨਾਲ ਕੀ ਸੀ ਤਾ ਆ ਤੁਸੀਂ ਮੇਨੋ ਅਗ ਅਨਾ ਬਾਰਾ ਆ ਚੀਜ਼ ਦਸ ਸਕਦਾ ਓਹੋ ਜੀਵਾ ਕਰ ਦਾ ਕਮਾ ਵਿਤਚ ਜਰਾ ਮਹਾਰਾਜਾ ਰਣਜੀਤ ਸਿੰਘ ਸੀ ਜਰਾ ਓਨਾ ਦਾ ਕੀ ਯੋਘ੍ਦਾਂ ਸੀ ਗਾ ੱਗ ਜ਼ਰੋਰ ਗੀ ਮਹਾਰਾਜਾ ਰਣਜੀਤ ਸਿੰਘ ਹਾਲਿਤ ਸਿਘ ਦਾ ਬਰਾਬਰ ਦਾ ਓਹੋ ਗੋਰੋਨਾਨਾਕ੍ਦਾਵ੍ਗੀ ਦਾ ਨਾ ਏਹਾ ਸਿਕਕਾ ਜਾਰੀ ਕੀਤਿਆ ਸੀ ਓਸ ਨਾ ਸ਼ਹਿਰ ਮੰਦਰ ਦਾ ਸੀੜੇ ਤਾ ਸੋਨਾ ਦਾ ਪਥੇਰ ਚਾਰਾਂ ਦਾ ਕਾਮ ਕੀਤਾ ਓਸ ਨਾ ਸਿਖਾ ਲੀ ਗੁਰਦਵਾਰਾ ਬਨਵਾ ਹਿੰਦਿਓ ਲੀ ਮੰਦਰ ਤਾ ਮੁਲਾਮਾਂ ਲੀ ਮਸਜਦਾ ਬਨਵਾ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 ਕੀ ਕੀਤਾ ਸੀ ਅਦਾ ਦਾ ਅਨਾ ਨਾ

ਮਹਾਰਾਜਾ ਰਣਜੀਤ ਸਿੰਘ ਨਾ ਆਪਣਾ ਆਪ ਨੂ ਰਾਜਾ ਖਾਵਾਂ ਦੀ ਦੀ ਬਜਾ ਲੋਕਾ ਨਾਲ ਕਾਮ ਕਰਾਂਦਾ ਸੀ ਤਾ ਓਹੋ ਰਤਾ ਨੂ ਬੱਸ ਬਦਲ ਕਾ ਆਪਣੀ ਪਰਜਾ ਦਾ ਦੋਖ ਸੋਂਦਾ ਆਈ ਤਾ ਓਨਾ ਨਾ ਆਪਣੀ ਜਨਤਾ ਲੈ ਮੁਫ੍ਤੀ ਖੋਲ ਦਿਤਾ ਸਨ

ਪਵਾ ਕੋਈ ਬੇ ਤਾਗਾਰਾ ਮਤਲਬ ਕੋਈ ਵੀ ਤਾਗ੍ਰਾ ਵੀ ਹੋਵਾ ਕਾਸਾ ਵੀ ਮਰਾ ਬੰਦਾ ਨੂ ਪ੍ਰਸ਼ਨ ਨਾਜਾਜ਼ ਪ੍ਰਸ਼ਨ ਨਹੀ ਕੀਤਾ ਕਰ ਦਾ ਬਹਾਦ ਕਰ ਵਾਲਾ ਨੂ ਬਾਰੀ ਦੁਖ ਦਰਦ ਦੀ ਆ ਤਾ ਫਿਰ ਅਨਾ ਦਾ ਕਾਰ ਚਲਾਨਾ ਕਦੋ ਹੋਆ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

ਟੂਰ ਕਰ ਦਾ ਵਿਤਚ ਆ ਗਯਾ ਜਰਾ ਮਹਾਰਾਜਾ ਰਣਜੀਤ ਸਿੰਘ ਦਾ ਪਿਤਾ ਗੀ ਸੀ ਓਨਾ ਦਾ ਵਾਰ੍ਗ੍ਵਾਸ ਮਤਲਬ ਕਦੋ ਹੋਆ ਓਦੋ ਮਤਲਬ ਮਹਾਰਾਜਾ ਰਣਜੀਤ ਸਿੰਘ ਸੀ ਜਰਾ ਓਹੋ ਕੀਨਾ ਕੋ ਸੀ ਓਨਾ ਦੀ ਉਮੇਰ ਕੀਨੀ ਕੁ ਆ ਦਸ ਸਕਦਾ ਜਾ ੱਗ ਓਸ ਸਮਾਜਾਡੋ ਮਹਾ ਰਾਜਾ ਰਣਜੀਤ ਸਿੰਘ ਦਾ ਪਤਾ ਦਾ ਰਾਜ ਗੋਰ੍ਦ੍ਵਾਸ ਸੀ ਓਸ ਸਮਾਂ ਮਹਾਰਾਜਾ ਰਾਜੀਤ ਸਿੰਘ ਦੀ ਉਮੇਰ ਬਾਹਰਾ ਸਾਲ ਸੀ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

ਤਾ ਆਪ ਜੀ ਦਾ ਵਹਾ ਸੀ ਕਾਨਿਆ ਮਿਸ਼ਰ ਦੀ ਸਰਦਾਰਨੀ ਦਾ ਮਹ੍ਤਾਬ੍ਕੋਰ ਨਾਲ ਹੋਆ ਦਾ ਸਦਾ ਕੋਰ ਨਾ ਰਾਜ ਪਾਲ ਨੂ ਚਾਲਾਂ ਲੀ ਅਨਾ ਦੀ ਬੋਹਤ ਮਦਦ ਕੀਤੀ ਸੀ ਠੀਕ ਆ ਠੀਕ ਆ ਤਾ ਅਨਾ ਦੀ ਸ਼ਕਸੀਅਤ ਕੀੜਾ ਦੀ ਮਹਾਰਾਜਾ ਰਣਜੀਤ ਸਿੰਘ ਦੀ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 ਹਾਹਾ ੱਗ ਥੋਰਾ ਸਮਾਂ ਬਾਦ ਕਾਨਿਆ ਮਿਸ਼ਰ ਦਾ ਰਾਜ ਮਹਾ ਰਾਜਾ ਰਣਜੀਤ ਸਿੰਘ ਨਾ ਆਪਣਾ ਰਾਜ ਨਾਲ ਮਾਲਾ ਲ੍ਯ ਆਪ ਦਾ ਸ਼ਰੀਰ ਬੋਹਤ ਓਛਾ ਲਾਮਾ ਕੀ ਹਨ ਗੀ ਆਪ ਦਾ ਚਾਰਾ ਓਟਾ ਮਾਰਚ ਦਾ ਦਾਗ ਸਨ ਆਪ ਦਾ ਚਾਰਾ ਓਟਾ ਅਨਾ ਜਲਾਲ ਸੀ ਵਾਖਾਂ ਵਾਲਾ ਪਰ ਕੀਤਾ ਬਗੈਰ ਨਹੀ ਜਾਂਦਾ ਸਨ ਓਰ ਸਵਾਲੀ ਸ਼ਾਕਰ ਸ਼ਕ ਵੜਿਆ ਦਾ ਬੋਹਤ ਸ਼ੋਕ ਸੀ ਤਾ ਓਹੋ ਅਨਾ ਦਾ ਵਿਤਚ ਕੋਟ ਕੋਟ ਪਰ ਸੀ ਤਾ ਜਰਾ ਅੰਦਾ ਰਾਜ ਸੀ ਓਹੋ ਓਨਾ ਦਾ ਵਾਤ੍ਹਿਰ ਬਾਰਾ ਦਸ ਸਕਦਾ ਓਹੋ ਹਨ ਜੀ ਮਹਾਰਾਜਾ ਰਣਜੀਤ ਸਿੰਘ ਨਾ ਅਸ ਦਯਾ ਵੀ ਤਿਨ ਤਿਨ ਨਸਲਾ ਨੂ ਖਤਮ ਕੀਤਾ ਕਾ ਓਨਾ ਨੂ ਏਕ ਚੰਦਾ ਥਲਾ ਲੈਣ ਦੀ ਕੋਸ਼ਿਸ਼ ਕੀਤੀ ਆਪ ਨਾ ਲਾਹੋਰੇ ਅਮੇਰਾਤ੍ਸਿਰ ਕਸੂਰ ਨੂ ਜਾਤ ਕਾ ਆਪਣਾ ਰਾਜ ਵਿਤਚ ਸ਼ਾਮਲ ਕਰ ਲ੍ਯ ਤਾ ਅਥਾਰ ਸੋ ਦੋ ਆਪ ਨਾ ਸਹਾਰਾ ਪੰਜਾਬ ਦੀ ਟਰਾਫੀ ਪ੍ਰੇਫੇਰ ਕੀਤੀ ਲਾਹੋਰੇ ਤਾ ਓਸ ਦਾ ਅਲ ਵਡਾਲਾ ਤਾਕਾ ਖਾ ਕਾ ਮੁਲਤਾਨ ਵਾਲ ਮੋਆਹ ਕੀਤਾ ਜਾਮ੍ਦੂਰ ਨੂ ਪਾਸ਼ਾ ਵਾਰ ਕੀਤਾ ਤਾ ਸਰਦਾਰ ਹਰਿ ਸਿੰਘ ਤਾ ਆਪ ਦਿਯਾ ਫੋਜਾ ਨਾ ਹਰ ਮਦਨ ਵਿਤਚ ਜਿਤ ਹਾਸਲ ਕੀਤੀ ਆਪ ਨਾ ਆਪਣੀ ਫੋਜਾ ਨੂ ਗਵਾਹੀ ਦਾਨ ਲੀ ਮਾਵਾਸ਼ੀ ਦੀ ਮਦਦ ਲੀ ਆਪ ਨਾ ਸ਼ਾਰਿਗੋਰੋ ਨਾਨਕ ਦਾਵ ਗ ਦਾ ਨਾਲ ਏਕ ਏਕ ਸਾਰੀ ਦਰਿ ਜੁਕਤਾ ਕੀਤਿਆ ਆਪ ਦਿਯਾ ਜੁਕਤਾ ਨੂ ਅੰਗਾਰਾ ਨ ਵੀ ਅਪਣਿਆ ਅਮਨ ਤਾ ਬੋਹਤ ਬੋਹਤ ਤਾਂਵਾਦ ਟੋਹਰ ਮੇਰੀ ਆਨੀ ਹੇਲ੍ਪ ਕੀਤੀ ਮੇਨੋ ਆਨੀ ਜਾਣਕਾਰੀ ਦਾਤੀ ਮੇਨੋ ਸਾਰਾ ਕੁਛ ਬੋਹਤ ਵੜਿਆ ਸਮਾਜ ਆ ਗਯਾ ਵਹਾ ਮੇਰੀ ਸਪੀਚ ਵੀ ਬੋਹਤ੍ਵ ਵੜਿਆ ਤਾਰ ਹੋ ਜੋ ਗੀ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ ਮੈਂ ਪੜ੍ਹਨ ਜਾ ਰਿਹਾ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ ਪੰਦਰਵੀਂ ਸਦੀ ਦੇ ਮੱਧ ਤੋਂ ਲੈ ਕੇ ਛੋਲਵੀਂ ਸਦੀ ਦੇ ਆਰੰਭਿਕ ਸਾਲਾਂ ਤੱਕ ਪੰਜਾਬ ਸੁਲਤਾਨਾਂ ਦਾ ਸ਼ਾਸਨ ਸੀ, ਉਹਨਾਂ ਦੀਆਂ ਨੀਤੀਆਂ ਦੇ ਕਾਰਨ ਪੰਜਾਬ ਵਿੱਚ ਰਾਜਨੀਤਿਕ ਅਸਥਿਰਤਾ ਫੈਲੀ ਹੋਈ ਸੀ, ਪੰਜਾਬ ਦੀ ਸਮਾਜਿਕ ਵੀ ਚੰਗੀ ਨਹੀਂ ਸੀ, ਸਮਾਜ ਦੋ ਮੁੱਖ ਵਰਗਾਂ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਵੰਡਿਆ ਹੋਇਆ ਸੀ, ਸਮਾਜ ਵਿੱਚ ਔਰਤਾਂ ਦੀ ਹਾਲਤ ਤਰਸਯੋਗ ਸੀ, ਸਮਾਜ ਵਿੱਚ ਜਾਤੀ ਪ੍ਰਥਾ ਤੇ ਹੋਰ ਵੀ ਕਈ ਕੁਰੀਤੀਆਂ ਪ੍ਰਚਲਿਤ ਸਨ, ਆਮ ਜਨਤਾ ਅਗਿਆਨਤਾ ਅੰਧ-ਵਿਸ਼ਵਾਸਾਂ ਅਤੇ ਵਹਿਮ ਭਰਮਾਂ ਵਿੱਚ ਫਸੀ ਹੋਈ ਸੀ, ਇਸ ਦੌਰਾਨ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਰਮ ਅਤੇ ਸਮਾਜ ਨੂੰ ਨਵਾਂ ਰਾਹ ਵਿਖਾਇਆ, ਆਓ ਉਹਨਾਂ ਦੇ ਜੀਵਨ, ਸਿੱਖਿਆਵਾਂ ਅਤੇ ਸਮਕਾਲੀ ਸਮਾਜ ਦੀਆਂ ਅਵਸਥਾਵਾਂ ਬਾਰੇ ਅਧਿਐਨ ਕਰੀਏ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ

ਹੁਣ ਇਸ ਸੰਸਥਾ ਨੂੰ ਸ੍ਰੀ ਨਨਕਾਣਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਪੰਦਰਾਂ ਅਪ੍ਰੈਲ ਚੌਦਾਂ ਸੌ ਉਣੱਤਰ ਈਸਵੀ ਵਿੱਚ ਹੋਇਆ ਪਰੰਤੂ ਇਸ ਨੂੰ ਕੱਤਕ ਦੀ ਪੂਰਨਮਾਸ਼ੀ ਅਕਤੂਬਰ ਨਵੰਬਰ ਵਿੱਚ ਨੂੰ ਹੀ ਮਨਾਇਆ ਜਾਂਦਾ ਹੈ ਗੁਰੂ ਜੀ ਦੀ ਮਾਤਾ ਦਾ ਨਾਂ ਤ੍ਰਿਪਤਾ ਸੀ, ਜੋ ਕਿ ਧਾਰਮਿਕ ਵਿਚਾਰਾਂ ਵਾਲੀ ਇਸਤਰੀ ਸੀ, ਗੁਰੂ ਜੀ ਦੇ ਪਿਤਾ ਦਾ ਨਾਂ ਮਹਿਤਾ ਕਾਲੂ ਸੀ, ਜੋ ਪੇਸ਼ੇ ਵਜੋਂ ਪਟਵਾਰੀ ਸਨ। ਉਹਨਾਂ ਦਾ ਵਿਆਹ ਚੌਵੀ ਚੌਦਾਂ ਸਾਲ ਦੀ ਉਮਰ ਵਿੱਚ ਬਟਾਲਾ ਦੇ ਮੂਲ ਚੰਦਰ ਚੰਦ ਦੀ ਪੁੱਤਰੀ ਬੀਬੀ ਸੁਲੱਖਣੀ ਜੀ ਨਾਲ ਹੋਇਆ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਦੋ ਪੁੱਤਰਾਂ ਸ੍ਰੀ ਚੰਦ ਅਤੇ ਲੱਖਣੀ ਲੱਖਮੀ ਦਾਸ ਜੀ ਨੇ ਜਨਮ ਲਿਆ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਵਿਸਾਖ ਨੂੰ ਹੋਣ ਦੇ ਬਾਵਜੂਦ ਇਹ ਅਕਤੂਬਰ ਨਵੰਬਰ ਵਿੱਚ ਕੱਤਕ ਦੀ ਪੁੰਨਿਆ ਨੂੰ ਕਿਉਂ ਮਨਾਇਆ ਜਾਂਦਾ ਹੈ, ਇਸਦੇ ਇਤਿਹਾਸਕਾਰਨਾਂ ਜਾਣਕਾਰੀ ਇਕੱਠੀ ਕਰੋ ਸ੍ਰੀ ਗੁਰੂ ਨਾਨਕ ਦੇਵ ਜੀ ਪਿਤਾ ਜੀ ਨੇ ਗੁਰੂ ਦਾ ਧਿਆਨ ਸੰਸਾਰਿਕ ਕੰਮਾਂ ਵਿੱਚ ਲਗਾਉਣ ਲਈ ਕੁੱਝ

ਸਾਧੂ ਮਿਲੇ, ਜੋ ਕਿ ਭੁੱਖੇ ਸਨ, ਗੁਰੂ ਜੀ ਨੇ ਪਿਤਾ ਵੱਲੋਂ ਦਿੱਤੀ ਰਕਮ ਨਾਲ ਰਸਦ ਖਰੀਦ ਕੇ ਉਹਨਾਂ ਜ਼ਰੂਰਤਮੰਦ ਲੋਕਾਂ ਅਤੇ ਭੁੱਖੇ ਫ਼ਕੀਰ ਸਾਧੂਆਂ ਨੂੰ ਭੋਜਨ ਕਰਵਾ ਦਿੱਤਾ। ਜਦ ਸ੍ਰੀ ਗੁਰੂ ਨਾਨਕ ਦੇਵ ਜੀ ਖਾਲੀ ਹੱਥ ਘਰ ਘਰ ਮੁੜੇ ਤਾਂ ਪਿਤਾ ਮਹਿਤਾ ਕਾਲੂ ਬਹੁਤ ਨਰਾਜ਼ ਹੋਏ। ਉਹਨਾਂ ਨੇ ਰਕਮ ਦਾ ਹਿਸਾਬ ਮੰਗਿਆ ਤਾਂ ਗੁਰੂ ਜੀ ਨੇ ਸਾਰੀ ਘਟਨਾ ਸੱਚ-ਸੱਚ ਦੱਸ ਦਿੱਤੀ, ਇਸ ਘਟਨਾ ਨੂੰ ਸੱਚਾ ਸੌਦਾ ਕਿਹਾ ਜਾਂਦਾ ਹੈ ਸੁਲਤਾਨਪੁਰ ਲੋਧੀ ਵਿਖੇ, ਰਹਿੰਦਿਆਂ ਗੁਰੂ ਜੀ ਹਰ ਰੋਜ਼ ਇਹੀ ਨਦੀ ਵਿੱਚ ਇਸ਼ਨਾਨ ਕਰਨ ਜਾਂਦੇ ਸਨ, ਇੱਕ ਦਿਨ ਗੁਰੂ ਜੀ ਵੇਂਈ ਨਦੀ ਵਿੱਚ ਇਸ਼ਨਾਨ ਕਰਨ ਗਏ, ਤੇ ਗੁਰੂ ਜੀ ਵੇਂਈ ਨਦੀ ਦੇ ਕੰਢੇ ਜੰਗਲਾਂ ਵਿੱਚ ਤਿੰਨ ਦਿਨਾਂ ਤੱਕ ਅੰਤਰ ਧਿਆਨ ਰਹੇ, ਇੱਥੇ ਹੀ ਗੁਰੂ ਜੀ ਨੂੰ ਸੱਚੇ ਰੁਹਾਨੀ ਗਿਆਨ ਦੀ ਪ੍ਰਾਪਤੀ ਹੋਈ। ਅੱਜ ਕੱਲ ਇਸ ਸਥਾਨ ਨੂੰ ਗੁਰਦੁਆਰਾ ਤਪ ਅਸਥਾਨ ਬਣਾਇਆ ਹੋਇਆ ਹੈ, ਗੁਰੂ ਜੀ ਦੀਆਂ ਉਦਾਸੀਆਂ ਗਿਆਨ ਪ੍ਰਾਪਤੀ ਉਪਰੰਤ ਜਦ ਗੁਰੂ ਜੀ ਘਰ ਪਰਤੇ ਤਾਂ ਉਹ ਚੁੱਪ ਸਨ, ਗੁਰੂ ਜੀ ਜਦੋਂ ਚੁੱਪੀ ਤੋੜੀ ਤਾਂ ਉਹਨਾਂ ਨੇ ਕਿਹਾ, ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ, ਜਦੋਂ ਬ੍ਰਾਹਮਣਾਂ ਅਤੇ ਕਾਜ਼ੀਆਂ ਨੇ ਇਸ ਵਾਕ ਦਾ ਅਰਥ ਪੁੱਛਿਆ, ਤਾਂ ਗੁਰੂ ਜੀ ਨੇ ਕਿਹਾ ਕਿ ਹਿੰਦੂ ਅਤੇ ਮੁਸਲਮਾਨ ਵਿੱਚ ਕੋਈ ਅੰਤਰ ਨਹੀਂ ਹੈ, ਉਹ ਇੱਕ ਪਰਮਾਤਮਾ ਦੀ ਸੰਤਾਨ ਹਨ ਉਹਨਾਂ ਉਹਨਾਂ ਇਹ ਵੀ ਕਿਹਾ ਕਿ ਹਿੰਦੂ, ਮੁਸਲਮਾਨ ਦੋਵੇਂ ਹੀ ਅਸਲ ਧਰਮ ਦੇ ਰਸਤੇ ਤੋਂ ਭਟਕ ਚੁੱਕੇ ਹਨ। ਇਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੋਦੀਖ਼ਾਨੇ ਦੀ ਨੌਕਰੀ ਛੱਡ ਦਿੱਤੀ ਅਤੇ ਆਪਣਾ ਅਗਲਾ ਜੀਵਨ ਲੋਕਾਂ ਵਿੱਚ ਗਿਆਨ ਪ੍ਰਚਾਰ ਕਰਨ ਵਿੱਚ ਬਤੀਤ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਤਕਾਲੀ ਸਮਾਜ ਅਤੇ ਧਰਮਾਂ ਵਿੱਚ ਫੈਲੀ ਅਗਿਆਨਤਾ ਅੰਧ-ਵਿਸ਼ਵਾਸਾਂ ਨੂੰ ਦੂਰ ਕਰਨ ਅਤੇ ਸੱਚੇ ਮਨ ਨਾਲ ਈਸ਼ਵਰ ਦੀ ਭਗਤੀ ਕਰਨ ਦੇ ਸਿਧਾਂਤ ਦਾ ਪ੍ਰਚਾਰ ਕਰਨ ਦੇ ਉਦੇਸ਼ ਨਾਲ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਯਾਤਰਾ ਚੌਦਾਂ ਸੌ ਨੜ੍ਹਿਨਵੇਂ ਈਸਵੀ ਵਿੱਚ ਆਰੰਭ ਕੀਤੀ, ਇਸ ਉਦਾਸੀ ਦੌਰਾਨ ਉਹ ਪੂਰਬੀ ਭਾਰਤ ਵੱਲ ਗਏ। ਭਾਈ ਮਰਦਾਨਾ ਜੀ ਵੀ ਉਹਨਾਂ ਦੇ ਨਾਲ ਸਨ, ਇਸ ਯਾਤਰਾ ਦੌਰਾਨ ਉਹ ਲਾਹੌਰ, ਸੱਯਦਪੁਰ, ਸਿਆਲਕੋਟ, ਤਾਲੂੰਬਾ, ਕੁਰੂਕਸ਼ੇਤਰ, ਪਾਣੀਪਤ, ਦਿੱਲੀ, ਹਰਿਦੁਆਰ, ਗੋਰਖਮਤਾ ਹੁਣ ਨਾਨਕ ਮੱਤਾ ਬਨਾਰਸ, ਧੂਬਰੀ, ਗਯਾ, ਪਟਨਾ, ਕਟਕ, ਕਾਮਰੂਪ ਸਿਹ~ ਸਿਲਹਟ, ਢਾਕਾ, ਜਗਨਾਥਪੁਰੀ ਤੋਂ ਮੱਧ ਭਾਰਤ ਦੇ ਰਸਤੇ ਚੰਦੇਰੀ ਭੋਪਾਲ, ਗਵਾਲੀਅਰ, ਆਗਰਾ, ਮਥੁਰਾ ਹੁੰਦੇ ਹੋਏ ਪੰਦਰਾਂ ਸੌ ਦਸ ਈਸਵੀ ਵਿੱਚ ਗੁਰੂ ਜੀ ਮੁੜ ਆਪਣੇ ਪਿੰਡ ਤਲਵੰਡੀ ਪਹੁੰਚੇ ਉਹਨਾਂ ਨੇ ਭਾਈ ਮਰਦਾਨਾ ਨੂੰ ਆਪਣੇ ਘਰ ਜਾਣ ਦੀ ਇਜਾਜ਼ਤ ਦੇ ਦਿੱਤੀ ਅਤੇ ਉਹ ਤਲਵੰਡੀ ਤੋਂ ਕੁਝ ਦੂਰ ਇਕਾਂਤ ਵਿੱਚ ਰਹਿਣ ਲੱਗੇ। ਪਹਿਲੀ ਉਦਾਸੀ ਦੀਆਂ ਮੁੱਖ ਘਟਨਾਵਾਂ ਸੱਯਦਪੁਰ, ਏਮਨਾਬਾਦ ਇੱਥੇ ਗੁਰੂ ਜੀ ਗਰੀਬ ਤਰਖਾਣ ਭਾਈ ਲਾਲੋ ਜੀ ਦੇ ਘਰ ਠਹਿਰੇ, ਉਥੋਂ ਦੇ ਅਮੀਰ ਮਲਿਕ ਭਾਗੋ ਨੇ ਗੁਰੂ ਜੀ ਨੂੰ ਆਪਣੀ ਹਵੇਲੀ ਵਿੱਚ ਠਹਿਰਨ ਅਤੇ ਭੋਜਨ ਕਰਨ ਦਾ ਬੁਲਾਵਾ ਭੇਜਿਆ ਪਰ ਗੁਰੂ ਜੀ ਨੇ ਇਨਕਾਰ ਕਰ ਦਿੱਤਾ ਕਿਉਂਕਿ ਮਲਿਕ ਭਾਗੋ ਨੇ ਗ਼ਰੀਬਾਂ ਦਾ ਖ਼ੂਨ ਚੂਸ ਕੇ ਦੌਲਤ ਕਮਾਈ ਸੀ, ਜਦ ਕਿ ਭਾਈ ਲਾਲੋ ਦੀ ਕਮਾਈ ਮਿਹਨਤ ਅਤੇ ਈਮਾਨਦਾਰੀ ਦੀ ਸੀ।

ਦੌਰਾਨ ਗੁਰੂ ਜੀ ਜਦੋਂ ਹਰਿਦੁਆਰ ਪਹੁੰਚੇ, ਤਾਂ ਉੱਥੇ ਲੋਕ ਕਰਮ-ਕਾਂਡਾਂ ਵਿੱਚ ਫਸੇ ਹੋਏ ਲੋਕ ਅਗਿਆਨਤਾ ਵੱਸ ਗੰਗਾ ਨਦੀ ਵਿੱਚ ਪੂਰਬ ਦਿਸ਼ਾ ਵੱਲ ਮੂੰਹ ਕਰਕੇ ਆਪਣੇ ਮਰੇ ਹੋਏ ਆਪਣੇ ਮਰੇ ਹੋਏ ਪੁਰਖਾਂ ਤੱਕ ਆਪਣੀ, ਪਾਣੀ ਪਹੁੰਚਾਉਣ ਲਈ ਸੂਰਜ ਨੂੰ ਪਾਣੀ ਦੇ ਰਹੇ ਸਨ ਲੋਕਾਂ ਨੂੰ ਵਹਿਮਾਂ-ਭਰਮਾਂ ਵਿੱਚੋਂ ਕੱਢਣ ਲਈ ਗੁਰੂ ਜੀ ਨੇ ਪੱਛਮ ਦਿਸ਼ਾ ਵੱਲ ਮੂੰਹ ਕਰਕੇ ਪਾਣੀ ਦੇਣਾ ਸ਼ੁਰੂ ਕਰ ਦਿੱਤਾ। ਜਦੋਂ ਲੋਕਾਂ ਨੇ ਗੁਰੂ ਜੀ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ ਕਿ ਉਹ ਆਪਣੇ ਖੇਤਾਂ ਨੂੰ ਪਾਣੀ ਪਹੁੰਚਾ ਰਹੇ ਹਨ, ਲੋਕਾਂ ਨੇ ਸੁਆਲ ਕੀਤਾ ਕਿ ਤੁਹਾਡੇ ਵੱਲੋਂ ਦਿੱਤਾ ਪਾਣੀ ਇੰਨੀ ਦੂਰ ਤੁਹਾਡੇ ਖੇਤਾਂ ਤਕ ਕਿਵੇਂ ਪਹੁੰਚ ਸਕਦਾ ਹੈ ਤਾਂ ਗੁਰੂ ਜੀ ਨੇ ਉੱਤਰ ਦਿੱਤਾ ਕਿ ਜੇਕਰ ਤੁਹਾਡੇ ਵੱਲੋਂ ਦਿੱਤਾ ਪਾਣੀ ਦੂਜੀ ਦੁਨੀਆ ਵਿੱਚ ਤੁਹਾਡੇ ਪਿੱਤਰਾਂ ਕੋਲ ਪਹੁੰਚ ਸਕਦਾ ਹੈ, ਤਾਂ ਮੇਰਾ ਪਾਣੀ ਕੁਝ ਸੌ ਮੀਲ ਮੇਰੇ ਖੇਤਾਂ ਤੱਕ ਕਿਉਂ ਨਹੀਂ ਪਹੁੰਚ ਸਕਦਾ, ਗੁਰੂ ਜੀ ਦੇ ਇਸ ਤਰਕ ਤੋਂ ਲੋਕ ਬਹੁਤ ਪ੍ਰਭਾਵਿਤ ਹੋਏ, ਤਾਲੂੰਬਾ ਤਾਲੂੰਬਾ ਵਿਖੇ ਸੱਜਣ ਨਾਂ ਦਾ ਇੱਕ ਠੱਗ ਰਹਿੰਦਾ ਸੀ, ਜੋ ਆਪਣੀ ਹਵੇਲੀ ਵਿੱਚ ਠਹਿਰਨ ਵਾਲੇ ਯਾਤਰੀਆਂ ਨੂੰ ਕਤਲ ਉਹਨਾਂ ਦਾ ਸਮਾਨ ਲੁੱਟ ਲੈਂਦਾ ਸੀ। ਗੁਰੂ ਜੀ ਨੇ ਆਪਣੇ ਉਪਦੇਸ਼ਾਂ ਰਾਹੀਂ ਉਸਦਾ ਮਨ ਬਦਲ ਦਿੱਤਾ ਅਤੇ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿੱਖ ਬਣ ਗਿਆ। ਉਸਨੇ ਲੁਟੱਮਾਰ ਦਾ ਕੰਮ ਛੱਡ ਕੇ ਧਰਮ ਪ੍ਰਚਾਰ ਸ਼ੁਰੂ ਕਰ ਦਿੱਤਾ ਅਤੇ ਆਪਣੀ ਹਵੇਲੀ ਨੂੰ ਧਰਮਸ਼ਾਲਾ ਵਿੱਚ ਤਬਦੀਲ ਕਰ ਦਿੱਤਾ, ਜਗਨਨਾਥ ਪੁਰੀ ਜਗਨਨਾਥ ਪੁਰੀ ਹਿੰਦੂਆਂ ਦਾ ਪ੍ਰਸਿੱਧ ਧਾਰਮਿਕ ਸਥਾਨ ਹੈ, ਜਿੱਥੇ ਭਗਵਾਨ ਸ੍ਰੀ ਜਗਨਨਾਥ ਵਿਸ਼ਨੂੰ ਦਾ ਮੰਦਰ ਹੈ, ਇੱਥੇ ਗੁਰੂ ਜੀ ਨੇ ਪੁਜਾਰੀਆਂ ਨੂੰ ਵਿਸ਼ਨੂੰ ਭਗਵਾਨ ਦੀ ਮੂਰਤੀ ਦੀ ਪੂਜਾ ਅਤੇ ਆਰਤੀ ਕਰਦਿਆਂ ਦੇਖਿਆ, ਤਾਂ ਉਹਨਾਂ ਨੇ ਲੋਕਾਂ ਨੂੰ ਉਪਦੇਸ਼ ਦਿੱਤਾ ਕਿ ਪਰਮਾਤਮਾ ਨਿਰੰਕਾਰ ਹੈ ਅਤੇ ਸੰਪੂਰਨ ਬ੍ਰਹਿਮੰਡ, ਅਕਾਸ਼, ਸੂਰਜ, ਚੰਨ, ਤਾਰੇ, ਹਵਾ, ਬਨਸਪਤੀ, ਫੁੱਲ ਆਦਿ ਰਲ ਕੇ ਹਰ ਵੇਲੇ ਹੀ ਉਸ ਨਿਰੰਕਾਰ ਪਰਮਾਤਮਾ ਦੀ ਅਲੌਕਿਕ ਆਰਤੀ ਕਰਦੇ ਰਹਿੰਦੇ ਹਨ, ਦੂਜੀ ਉਦਾਸੀ, ਕੁੱਝ ਸਮਾਂ ਤਲਵੰਡੀ ਵਿੱਚ ਰੁਕਣ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਦਰਾਂ ਸੌ ਦਸ ਈਸਵੀ ਵਿੱਚ ਦੱਖਣੀ ਭਾਰਤ ਦੀ ਯਾਤਰਾ ਸ਼ੁਰੂ ਕੀਤੀ, ਇਸ ਯਾਤਰਾ ਦੌਰਾਨ ਉਹਨਾਂ ਨੇ ਸੈਦੋ ਅਤੇ ਗੋਹੋ ਨਾਂ ਦੇ ਦੋ ਭਰਾਵਾਂ ਅਤੇ ਭਾਈ ਮਰਦਾਨਾ ਨੂੰ ਆਪਣੇ ਨਾਲ ਲਿਆ ਰਾਜਸਥਾਨ, ਆਪਣੀ ਇਸ ਉਦਾਸੀ ਦੌਰਾਨ ਗੁਰੂ ਜੀ ਨੇ ਮਾਲਵਾ ਦੇ ਸੰਤਾਂ ਨਾਲ ਭੇਟ ਕੀਤੀ, ਉਹ ਹਿੰਦੂਆਂ ਦੇ ਪ੍ਰਸਿੱਧ ਤੀਰਥ ਸਥਾਨ ਪੁਸ਼ਕਰ ਵੀ ਗਏ, ਉਹਨਾਂ ਨੇ ਮਾਂਊਂਟ ਆਵਰੈਸਟ ਜੈਨ ਮੁਨੀਆਂ ਨਾਲ ਵੀ ਮੁਲਾਕਾਤ ਕੀਤੀ। ਰਾਜਸਥਾਨ ਤੋਂ ਬਾਅਦ ਗੁਰੂ ਜੀ ਨੇ ਦੱਖਣੀ ਭਾਰਤ ਵਿੱਚ ਉਜੈਨ, ਹੈਦਰਾਬਾਦ, ਨਾਂਦੇੜ, ਬਿ~ ਬਿਦਰ, ਗੋਲਕੁੰਡਾ, ਗੰਟੂਰ, ਮਦਰ~ ~ਆਸ ਤ੍ਰਿਚਲ~ ਤ੍ਰਿਚਨਾਪੱਲੀ, ਨਾਗਾਟਮ, ਕਾਂਚੀਪੁਰਮ ਅਤੇ ਤੀਰਥ ਸਥਾਨ ਰਾਮੇਸ਼ਵਰਮ ਦੀ ਯਾਤਰਾ ਕੀਤੀ, ਲੰਕਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਮੁੰਦਰੀ ਮਾਰਗ ਰਾਹੀਂ ਲੰਕਾ ਗਏ, ਕਹਿੰਦੇ ਹਨ ਕਿ ਲੰਕਾ ਦਾ ਰਾਜ ਸ਼ਿਵਨਾਭ ਅਤੇ ਹੋਰ ਬਹੁਤ ਸਾਰੇ ਲੋਕ ਗੁਰੂ ਜੀ ਦੀ ਬਾਣੀ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਅਨੁਯਾਈ ਬਣ ਗਏ ਘਰ ਵਾਪਸੀ, ਗੁਰੂ ਨਾਨਕ ਦੇਵ ਜੀ ਲੰਕਾ ਤੋਂ ਬਾਅਦ ਰਾਮੇਸ਼ਵਰਮ, ਤ੍ਰਿਵੇਂਦਰਮ, ਕੋਟੀਯਮ, ਸ੍ਰੀ ਰੰਗਾਪਟਮ ਦੁਆਰਾ, ਕੱਛ, ਮਾਂਡਵੀ ਬਹਿਲਾਸਪੁਰ, ਮੁਲਤਾਨ ਹੁੰਦੇ ਹੋਏ, ਪੰਦਰਾਂ ਸੌ ਪੰਦਰਾਂ ਈਸਵੀ ਨੂੰ ਆਪਣੇ ਪਿੰਡ ਤਲਵੰਡੀ ਪਹੁੰਚੇ ਅਤੇ ਫਿਰ ਸੁਲਤਾਨਪੁਰ ਚਲੇ ਗਏ ਤੀਜੀ ਉਦਾਸੀ ਕੁੱਝ ਸਮਾਂ ਸੁਲਤਾਨਪੁਰ ਲੋਧੀ ਅਤੇ ਪਰਿਵਾਰ ਨਾਲ ਰਹਿਣ ਤੋਂ ਬਾਅਦ ਗੁਰੁ ਜੀ ਨੇ ਭਾਈ ਮਰਦਾਨਾ

ਧਰਤੀ ਦੇ ਹੋਰ ਜੀਵਾਂ ਦੇ ਮੁਕਾਬਲੇ ਮਨੁੱਖ ਦੀ ਹੋਂਦ ਉੱਚੀ ਹੋਣ ਦਾ ਵੀ ਵੱਡਾ ਕਾਰਨ, ਉਸ ਦਾ ਬੌਧਿਕ ਅਧਿਕਾਰ ਵਾਲਾ ਸਮਾਜ ਹੈ। ਨਰੋਏ ਵਿਅਕਤੀਆਂ ਦਾ ਸਮਾਜ ਨਰੋਏ ਸਮਾਜ ਦਾ ਸਿਰਜਣ ਸੰਭਾਵਨਾ ਹੈ ਇਸ ਸਮਾਜ ਵਿੱਚ ਹੋਰ ਬੁਰੀਆਂ ਨਾਲ-ਨਾਲ ਵੀ ਸ਼ਰਾਬ ਤੋਂ ਲੈ ਕੇ ਅਫ਼ੀਮ, ਪੋਸਤ, ਭੰਗ, ਭੁੱਕੀ, ਸਮੈਕ ਨਸ਼ੀਲੇ ਪਦਾਰਥ ਜਾਂ ਨਸ਼ੀਲੀਆਂ ਦਵਾਈਆਂ ਦਾ ਸੇਵਨ ਵਿਅਕਤੀ ਦੀ ਨਿੱਜ ਤੋਂ ਲੈ ਕੇ ਉਸ ਦੇ ਪਰਿਵਾਰਕ, ਸਮਾਜਿਕ ਅਤੇ ਸਭਿਆਚਾਰਕ, ਆਰਥਿਕ ਦਵਾਈਆਂ ਨਾਲ ਸੇਜਨ ਸੇਵਨ ਕੀਤਾ ਅਤੇ ਨਿੱਜੀ ਤੋਂ ਲੈ ਕੇ ਉਸ ਪਰਿਵਾਰਕ, ਸਮਾਜਿਕ ਸਭਿਆਚਾਰ ਅਤੇ ਆਰਥਿਕ ਦਵਾਈਆਂ ਦਾ ਵੀ ਸੇਵਨ ਕੀਤਾ ਜਾਂਦਾ ਹੈ।

ਵਿਅਕਤੀ ਦੀ ਆਪਣੀ ਸੋਚ ਉੱਚੀ-ਸੁੱਚੀ ਅਤੇ ਮਨੋ-ਬਲ ਮਜ਼ਬੂਤ ਹੋਣਾ ਚਾਹੀਦਾ ਹੈ, ਤਾਂ ਕਿ ਉਹ ਆਪਣੇ ਆਪ ਵੀ ਇਹਨਾਂ ਬੁਰੀਆਂ ਤੋਂ, ਬੁਰੀਆਂ ਤੋਂ ਬੁਰੀਆਂ ਸੰਗਤਾਂ ਨੂੰ ਵੀ ਆਪਣੇ ਆਪ ਤੋਂ ਬਚਾਏ ਰੱਖੇ ਅਤੇ ਚੌਗਿਰਦੇ ਨੂੰ ਵੀ ਬਚਾਉਣ ਦਾ ਯਤਨ ਕਰਦੇ ਰਹੇ ਆਪਣੇ ਸਮਾਜ ਵਿੱਚ ਵਿਚਰਦਿਆਂ ਅਨੇਕਾਂ ਨਸ਼ਾ ਅਤੇ ਗ੍ਰਸਤ ਵਿਅਕਤੀਆਂ ਨਾਲ ਵਾਹ-ਵਾਸਤਾ ਵੀ ਪੈਂਦਾ ਹੈ। ਲੋੜ ਇਸ ਦੇ ਮੰਦ-ਪ੍ਰਭਾਵ ਤੋਂ ਬਚਣ ਦੀ ਹੈ ਅਤੇ ਨਸ਼ਾ-ਗ੍ਰਸਤ ਵਿਅਕਤੀਆਂ ਨੂੰ ਚੌਗਿਰਦੇ ਦੀ ਪ੍ਰੇਰਨਾ ਅਤੇ ਸਹਿਯੋਗ ਰਾਹੀਂ ਇਸ ਦਲਦਲ ਵਿੱਚੋਂ ਬਾਹਰ ਕੱਢਣ ਦੀ ਹੈ। ਨਸ਼ੇ ਦੀ ਆਦੀ ਵਿਅਕਤੀ ਸਮਾਜ ਵਿੱਚ ਜਦੋਂ ਸਮਾਜ ਕੋਈ ਧਿਰ ਨਜ਼ਰ-ਅੰਦਾਜ਼ ਕਰ ਦਿੰਦੀ ਹੈ, ਉਸ ਵਿੱਚ ਸੁਧਰਨ ਲਈ ਕੋ~ ਕੇਵਲ ਕੋਈ ਸਾਰਥਕ ਯਤਨ ਨਹੀਂ ਕਰਦੇ, ਤਾਂ ਅਸਲ ਅਲਾਮਤ ਰੁਕਣ ਦੀ ਥਾਂ ਵਧਦੀ ਹੈ, ਇਸ ਬੁਰਾਈ ਦੀ ਰੋਕ-ਥਾਮ ਲਈ ਸਵੈ-ਵਿਸ਼ਵਾਸ, ਦ੍ਰਿੜ ਆਤਮਿਕ ਅਤੇ ਮਨੋ-ਬਲ, ਡਾਕਟਰੀ ਸਹਾਇਤਾ, ਪ੍ਰਸ਼ਾਸਨ,

ਤਾਂ ਦੁਨੀਆਂ ਦੀ ਕੋਈ ਵੀ ਤਾਕਤ ਨਸ਼ਾ ਲਗਾ ਨਹੀਂ ਸਕਦੀ, ਨਸ਼ਾ ਉਦੋਂ ਲਗਦਾ ਹੈ, ਜਦੋਂ ਵਿਅਕਤੀ ਆਪਣੇ ਆਪ ਨੂੰ ਖ਼ੁਦ ਮਾਨਸਿਕ ਤੌਰ 'ਤੇ ਕਮਜ਼ੋਰ ਸਮਝ ਲੈਂਦਾ ਹੈ।

ਦੂਰ ਰਹਿਣ ਦਾ ਦਿਖਾਈ ਦੇਵੇਗੀ ਕਹਾਣੀ ਅਧਿਆਪਕ ਵੱਲੋਂ ਕਿਸੇ ਵੀ film ਦੇ ਦਿਸ਼ਾਵਾਂ ਵਾਂਗ ਸੁਣਾਈ ਜਾਵੇਗੀ ਵਿਦਿਆਰਥੀ ਪੂਰਾ ਧਿਆਨ ਦੇਣ ਕੇਂਦਰਿਕ ਕਹਾਣੀ ਕਹਾਣੀ ਨੂੰ ਇਸ ਤਰ੍ਹਾਂ ਸੁਣਨਗੇ, ਜਿਵੇਂ ਇਕੱਲੇ ਇਕੱਲੇ ਦ੍ਰਿਸ਼ ਨੂੰ ਆਪਣੇ ਆਪ ਅੱਖਾਂ ਰਾਹੀਂ ਦੇਖਣ ਦੇ ਯੋਗ ਹੋਣ। ਵਿਦਿਆਰਥੀ ਦੇ ਵੱਖ-ਵੱਖ ਸਮੂਹ ਇਸ ਵਿੱਚ ਨਾਲੋਂ-ਨਾਲ ਹੁੰਗਾਰਾ ਵੀ ਦੇਣਗੇ ਉਹ ਇਹ ਵੀ ਧਿਆਨ ਰੱਖਣਗੇ ਕਿ ਕਹਾਣੀ ਨੂੰ ਸੁਣਨਾ ਸਮਝਣਾ ਇਸ ਦੇ theme ਵਿਸ਼ੇ ਰਾਹੀਂ ਸੰਵਾਦਨੀ ਕਿਰਿਆ ਵਿੱਚੋਂ ਸਹੀ ਰਾਇ ਅਤੇ ਵਿਕਸਿਤ ਕਰਕੇ ਨਰੋਏ ਸਮਾਜ ਵੱਲ ਵਧਣ ਲਈ ਉਪਰਾਲੇ ਵੀ ਕਰਦੇ ਹਨ ਮਿਲਣ ਤਾਂ ਅਸੀਂ ਮੈਂ ਆਪਣੇ ਸਹੁਰਿਆਂ ਦੇ ਘਰ ਗਈ ਸਾਂ ਪਰ ਰਾਹ ਵਿੱਚ ਸੋਚਿਆ ਕਿ ਆਪਣੀ ਪਤਨੀ ਦੀ ਭੂਆ ਦੇ ਵਿਦੇਸ਼ ਵਿੱਚੋਂ ਜਹਾਨੋਂ ਤੁਰ ਗਏ ਪੁੱਤ ਦਾ ਅਫ਼ਸੋਸ ਕਰ ਹੀ ਆਵਾਂ ਦੇਖਿਆ ਤਾਂ ਭੂਆ ਬੇਚਾਰੀ ਅੰਤਾਂ ਦੀ ਦੁੱਖੀ ਸੀ। ਭੂਆ ਨੇ ਰੋ-ਰੋ ਕੇ ਅੱਖਾਂ ਸੁਜਾਈਆਂ ਹੋਈਆਂ ਸਨ, ਮੈਂ ਸੋਚਿਆ ਕਿ ਪੁੱਤ ਦੇ ਤੁਰ ਜਾਣ ਦੀ ਦੁੱਖ ਹੋਣਾ ਤਾਂ ਹੀ ਹੈ, ਮੈਂ ਪੁੱਤ ਨੂੰ ਜਾਨੋਂ ਹੀ ਵਧੀਆ ਪਿਆਰਾ ਸਮਝਦੀ ਸਾਂ। ਰੱਬ ਵੀ ਤਰਸ ਨਹੀਂ ਕਰਦਾ, ਜਵਾਨੀ 'ਚ ਹੀ ਪੁੱਤ ਕਿਉਂ ਖੋਹ ਲੈਂਦਾ ਹੈ ਮਾਵਾਂ ਤੋਂ, ਇਹ ਬੋਲ ਬੋਲਕੇ ਹੀ ਸਨ ਇਹ ਭੁੱਬਾਂ ਮਾਰ ਮਾਰ ਕੇ ਰੋ ਪਈ ਭੂਆ ਹੁਣ ਮੈਂ ਪੁੱਤ ਦੇ ਦੀਦੇ ਕੰਮ ਛੱਡ ਜਾਣੇ ਹਨ ਮੈਨੂੰ ਤਾਂ ਦੁੱਖਾਂ ਨੇ ਖਾ ਲਿਆ ਹੈ ਸਾਰੀ ਉਮਰ ਭੂਆ ਸਬਰ ਰੱਖ, ਕੁਦਰਤ ਦੀ ਕਹੀ ਕੋਈ ਵੀ ਨਹੀਂ ਟਾਲ ਸਕਦਾ। ਆਪਾਂ ਤਾਂ ਫਿਰ ਵੀ ਇੱਕ ਇਨਸਾਨ ਹਾਂ ਮੇਰੇ ਇਹ ਬੋਲ ਸੁਣ ਕੇ ਭੂਆ ਨੇ ਮਨ ਭਰੇ ਨਾਲ ਕਿਹਾ, ਪੁੱਤ ਇੱਕ ਮਰਦਾ ਤਾਂ ਮੈਂ ਸਬਰ ਕਰ ਲੈਂਦੀ, ਮੇਰਾ ਤਾਂ ਸਾਰਾ ਖਾਨਦਾਨ ਹੀ ਮਰ ਚੁੱਕਿਆ ਗਿਆ, ਕਰੌੜਾਂ ਦੀ ਜਾਇਦਾਦ ਵਾਲੀ ਖਾਨਦਾਨੀ ਭੂਆ ਅੱਜ ਸਭ ਕੁਛ ਗੁਆ ਕੇ ਗਲੀ ਦੇ ਕੱਖਾਂ ਵਾਂਗ ਰੁਲਦੀ ਪਈ ਹੈ। ਵਿਆਹੀ ਤਾਂ ਮੈਂ ਤੇਰੇ ਫੁੱਫੜ ਤਹਿਸੀਲ 'ਚ ਲੱਗਾ ਸੀ ਵੱਡਾ ਅਫ਼ਸਰ।

ਪਰ ਇੱਕ ਨਾ ਮੰਨੀ ਪੀ ਪੀ ਕੇ ਤੇਰਾ ਫੁੱਫੜ ਵੀ ਤੁਰ ਗਿਆ ਵੱਡੇ ਮੁੰਡੇ ਨੂੰ ਨੌਕਰੀ ਮਿਲੀ, ਸਾਰੀ ਨੌਕਰੀ ਵਾਲਾ ਉਹਦਾ ਵਿਆਹ ਕਰ ਦਿੱਤਾ, ਸ਼ਰਾਬ ਪੀ-ਪੀ ਕੇ ਉਹ ਵੀ ਚਲਦਾ ਹੋਇਆ। ਭੂਆ ਰੋ-ਰੋ ਕੇ ਦੱਸਦੀ ਜਾ ਰਹੀ ਸੀ, ਤੇ ਮੈਂ ਸੁਣਦੀ ਜਾ ਰਹੀ ਸੀ ਦੋ ਮੁੰਡੇ ਸੀ, ਕਹਿੰਦਾ ਪੇਕੇ ਜ਼ੋਰ ਪੇਕੇ ਜ਼ੋਰ ਪਾ ਕੇ ਉਹਨਾਂ ਨੂੰ ਵੀ ਛੱਡ ਆਇਆ ਛੱਡ ਸਹੁਰੇ ਘਰ, ਪਰ ਇਹ ਕਹਿੰਦੀ ਬੱਸ ਜਿੱਥੇ ਵਿਆਹੀ ਇੱਥੇ ਹੀ ਕੱਟੂ ਸਾਰੀ ਜ਼ਿੰਦਗੀ ਦੂਜੇ ਛੋਟੇ ਮੁੰਡੇ ਨਾਲ ਉਹ ਚਾਦਰ ਪਾ ਦਿੱਤੀ, ਉਹਨਾਂ ਨੇ ਬੇਚਾਰੀ ਕਰਮ ਆਪਣੇ ਵੀ ਸੰਭਾਲਦੀ ਤੇ ਖਿਆਲ ਵੀ ਰੱਖਦੀ ਛੋਟਾ ਬਿਜ਼ਲੀ ਦਾ ਕੰਮ ਕਰਦਾ ਸੀ ਭੂਆ ਸਭ ਦੱਸੀ ਜਾ ਰਹੀ ਸੀ ਛੋਟਾ ਮੁੰਡਾ ਵੀ ਨਸ਼ਿਆਂ ਤੇ ਲੱਗ ਗਿਆ ਬਾਪ ਦਾ ਛਾਇਆ ਸਿਰ ਤੇ ਨਹੀਂ ਸੀ